ਪੀਲੇ ਅੱਖਰਾਂ ਨਾਲ ਸ਼ਮਾਂ ਬਿਰਯਾਨੀ ਢਾਬਾ ਲਿਖਿਆ ਹੋਇਆ ਏ ਆਲ਼ੇ ਦੁਆਲੇ ਬਹੁਤ ਸਾਰੇ ਪਿਕਚਰਜ਼ ਬਣੀਆਂ ਹੋਈਆਂ ਨੇਂ।

ਇਸ ਪੀਚਰ ਵਿੱਚ ਇੱਕ ਬੜਾ ਵੱਡਾ ਬੋਰਡ ਲੱਗਿਆ ਨਜ਼ਰ ਆ ਰਿਹਾ ਹੈ।

ਇੱਕ ਲੇਡੀ ਕੱਪੜੇ ਫੜ ਕੇ ਖੜੀ ਦਿਖ ਰਹੀ ਹੈ ਡਸਟ ਬਿਨ ਦਿਖ ਰਿਹਾ ਹੈ।

ਆਲੇ ਦੁਆਲੇ ਬੜੇ ਵੱਡੇ ਵੱਡੇ ਸਪੀਕਰ ਲੱਗੇ ਹੋਏ ਨਜ਼ਰ ਆ ਰਹੇ ਨੇ।

ਕਾਉੰਟਰ ਟੇਬਲ ਨਜ਼ਰ ਆ ਰਿਹਾ ਹੈ ਪੱਖਾ ਲੱਗਿਆ ਹੋਇਆ ਹੈ ਟੈਲੀਫੋਨ ਲੱਗਿਆ ਹੋਇਆ ਨਜ਼ਰ ਆ ਰਿਹਾ ਹੈ ਦੋ ਗ਼ ਗਮਲੇ--

ਇੱਸ ਪਿਕਚਰ ਵਿੱਚ ਸਾਨੂੰ ਇੱਕ ਸਜਾਵਟ ਕੀਤੀ ਹੋਈ ਨਜ਼ਰ ਆ ਰਹੀ ਹੈ।

ਸਜਾਵਟ ਕੀਤੀ ਹੋਈ ਹੈ ਆਲੇ ਦੁਆਲੇ ਬਹੁਤ ਸਾਰੇ ਹਰੇ ਭਰੇ ਪੇੜ ਨਜ਼ਰ ਆ ਰਹੇ ਹਨ ਕੁਰਸੀ--

ਬੱਚੇ ਨਜ਼ਰ ਆ ਰਹੇ ਹਨ ਬਹੁਤ ਸਾਰੇ ਲੋਗ ਇੱਕ ਨਾਵ ਦੇ ਓੱਤੇ ਬੈਠੇ ਹਨ।

ਬੋਰਡ ਉੱਤੇ ਦੀਪਕ ਐਂਡ ਰਾਜ ਮਹਿੰਦੀ ਆਰਟ ਲਿਖਿਆ ਹੋਇਆ ਹੈ।

ਘਰ ਦੇ ਆਲੇ ਦੁਆਲੇ ਬਹੁਤ ਵਧੀਆ ਇੱਕ ਗਾਰਡਨ ਬਣਿਆ ਹੋਇਆ ਨਜ਼ਰ ਆ ਰਿਹਾ ਹੈ।

ਵੇੜੇ ਉੱਤੇ ਪੱਖਾ ਲੱਗਿਆ ਹੋਇਆ ਨਜ਼ਰ ਆ ਰਹੀਆਂ ਹੈ ਇੱਕ ਸ਼ੀਸ਼ੇ ਦਾ ਦਰਵਾਜ਼ਾ ਤੇ ਕਮਰਾ ਨਜ਼ਰ ਆ ਰਿਹਾ--

ਆਲੇ ਦੁਆਲੇ ਬਹੁਤ ਸਾਰੀ ਬਾਈਕ ਤੇ ਐਕਟੀਵਾ ਲੱਗੀਆਂ ਹੋਈਆਂ ਹਨ ਇਕ ਕਾਰ ਵੀ ਨਜ਼ਰ ਆ ਰਹੀ ਹੈ।

ਇੱਕ ਬੋਰਡ ਲੱਗਿਆ ਹੋਇਆ ਨਜ਼ਰ ਆ ਰਿਹਾ ਹੈ ਜਿਸ ਉੱਤੇ ਗ੍ਰੈਡ ਸਟੋਨ ਲਿਖਿਆ ਹੋਇਆ ਹੈ ਟਾਇਰ ਰੱਖੇ ਹੋਏ ਹਨ।

ਚਿੱਟੇ ਕਲਰ ਦਾ ਬੋਰਡ ਲੱਗਿਆ ਨਜ਼ਰ ਆ ਰਿਹਾ ਹੈ ਜਿੱਸ ਉੱਤੇ ਮਾਇੰਡ ਕੈਪਿਟਲ ਐਜੂਕੇਸ਼ਨ ਸਰਵੇ ਲਿਖੇਆ ਹੋਇਆ ਹੈ।

ਬਹੁਤ ਸਾਰਾ ਲਾਈਟੇ ਨਜ਼ਰ ਆਉਣ ਡੀਆਂ ਦਿਖੋ ਰਹੀਆਂ ਹਨ ਕੁਛ ਲੋਗ ਆਂਦੇ ਜਾਂਦੇ ਨਜ਼ਰ ਆ ਰਹੇ ਹਨ।

ਜਿੱਸ ਓੱਤੇ ਬਾਦਲ ਹੋਰ ਟਾਈਗਰ ਰਿਜ਼ਰਵ ਲਿਖੇਆ ਹੋਇਆ ਨਜ਼ਰ ਆ ਰਿਹਾ ਹੈ।

ਏਸ ਪਿਕਚਰ ਵਿੱਚ ਸਾਨੂੰ ਇੱਕ ਬੋਰਡ ਲੱਗਿਆ ਹੋਇਆ ਨਜ਼ਰ ਆ ਰਿਹਾ ਹੈ ਜਿੱਸ ਵਿੱਚ--

ਚੁੱਪ ਕਰ ਜੀ ਇਸ ਪੀਕਚਰ ਵਿੱਚ--